ਖਿਡਾਰੀਆਂ ਲਈ ਬਹੁਤ ਵੱਡਾ ਸਥਾਨ ਰੱਖਦੇ ਹਨ। ਜੇਕਰ ਖਿਡਾਰੀ ਆਪਣੀ ਜਿੱਤ ਨੂੰ ਕਾਇਮ ਰੱਖਣ ਦਾ ਯਤਨ ਕਰਦੇ ਹਨ ਅਤੇ ਹਾਰ ਕੇ ਆਪਣੇ ਅੰਦਰ ਸੁਧਾਰ ਲਿਆਉਣ ਦਾ ਯਤਨ ਕਰਦੇ ਹਨ। ਖਿਡਾਰੀਆਂ ਨੂੰ ਅਹ ਖਿਡਾਰੀਆਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਬਹੁਤ ਸਾਰੇ ਭਿੰਨ ਭਿੰਨ ਸਾਧਨ ਹਨ ਜੋ ਕਿ ਇਸ ਤਰ੍ਹਾਂ ਹਨ- ਨੇਤਾ ਜਾਂ captain ਦੀ ਚੋਣ ਕਰਕੇ ਨੇਤਾ ਜਾਂ captain ਆਦਿ ਦੀ ਚੋਣ ਨਾਲ ਖਿਡਾਰੀਆਂ ਨੂੰ ਬਹੁਤ ਪ੍ਰੇਰਨਾ ਮਿਲਦੀ ਹੈ ਕਿਉਂਕਿ ਇਸ ਤਰ੍ਹਾਂ ਉਹਨਾਂ ਵਿੱਚ ਆਪਣੇ ਵਿਚਾਰਾਂ ਨੂੰ ਪ੍ਰਗਟ ਕਰਨ ਦੀ ਆਜਾਦੀ ਦਾ ਅਨੁਭਵ ਹੁੰਦਾ ਹੈ। ਉਹਨਾਂ ਨੂੰ ਆਪਣੀਆਂ ਇੱਛਾਵਾਂ, ਯੋਗਤਾਵਾਂ ਦਿਖਾਉਣ

ਬਹੁਤ ਜਿਆਦਾ ਪ੍ਰਸ਼ੰਸਾ ਵੀ ਹਾਨੀਕਾਰਕ ਹੈ ਅਹ ਹਾਨੀਕਾਰਕ ਹੈ। ਜਿਵੇਂ ਕੁਝ ਖਿਡਾਰੀਆਂ ਵਿੱਚ ਹੰਕਾਰ ਆ ਜਾਂਦਾ ਹੈ ਕਿ ਉਹ ਬਾਕੀਆਂ ਦੇ ਪ੍ਰਤੀ ਵਤੀਰਾ ਰੁੱਖਾਪਣ ਆ ਜਾਂਦਾ ਹੈ। ਇਸ ਕਾਰਨ ਵੱਡੇ ਅਹੁਦੇ ਦੀ ਹਮੇਸ਼ਾ ਖੁਆਇਸ਼ ਰਹਿਣ ਲੱਗ ਜਾਂਦੀ ਹੈ ਜਿਵੇਂ ਇਸ ਨਾਲ ਇਸ ਵੱਲ ਧਿਆਨ ਰੱਖਿਆ ਜਾਣਾ ਚਾਹੀਦਾ ਹੈ ਕਿ ਆਜਾਦੀ ਦੀ ਗਲਤ ਵਰਤੋਂ ਨਾ ਹੋ ਸਕੇ ਅਤੇ ਜਿਸ ਕਾਰਨ ਉਹ ਦੂਜੇ ਖਿਡਾਰੀਆਂ ਨੂੰ ਮੁਸੀਬਤ ਦਾ ਕਾਰਨ ਨਾ ਬਣ ਸਕਣ। ਦੂਸਰਾ ਤਰੀਕਾ ਹੈ ਖਿਡਾਰੀਆਂ ਨੂੰ ਖਿਡਾਰੀਆਂ ਦਾ ਸਰੀਰਕ ਸਿੱਖਿਆ ਅਧਿਆਪਕ ਦੀ ਸਖਸ਼ੀਅਤ ਅਤੇ ਆਚਰਣ- ਖਿਡਾਰੀਆਂ ਦਾ ਸਭ ਤੋਂ ਵੱਧ ਪ੍ਰਭਾਵ ਉਹਨਾਂ ਦੇ ਕੋਚਾਂ ਜਾਂ ਅਧਿਆਪਕਾਂ ਦਾ ਪੈਂਦਾ ਹੈ। ਆਚਰਣ ਸਭ ਤੋਂ ਵੱਡਾ ਪ੍ਰੇਰਨਾ ਦਾ ਸੋਮਾ ਹੈ। ਇਸ ਇਸ ਕਰਕੇ ਖਿਡਾਰੀ ਬਣਾਉਂਦੇ ਹੋਏ, ਉਥੇ ਵੀ ਸਰੀਰਕ ਅਧਿਆਪਕ ਆਪਣਾ ਆਚਰਣ ਪ੍ਰੇਰਨਾ ਦਾ ਸਰੋਤ ਬਣਾਉਣਾ ਚਾਹੀਦਾ ਹੈ। ਅਧਿਆਪਕ ਦਾ ਆਚਰਣ ਖਿਡਾਰੀਆਂ ਲਈ ਮਾਰਗ ਦਰਸ਼ਨ ਹੁੰਦਾ ਹੈ। ਜਿਸ ਤਰ੍ਹਾਂ ਅਹ ਜਿਸ ਤਰ੍ਹਾਂ ਇੱਕ ਪ੍ਰਕਾਰ ਦੇ ਗੁਣ ਜਾਂ ਦੋਸ਼ ਅਧਿਆਪਕ ਵਿੱਚ ਹੋਣਗੇ, ਉਸ ਤਰ੍ਹਾਂ ਦੇ ਗੁਣ ਜਾਂ ਦੋਸ਼ ਖਿਡਾਰੀ ਵੀ ਗ੍ਰਹਿਣ ਕਰ ਲੈਂਦੇ ਹਨ। ਕੋਈ ਸਰੀਰਕ ਸਿੱਖਿਆ ਨੂੂੰ ਇਸ

ਖਿਡਾਰੀਆਂ ਦੀ ਸਰੀਰਕ ਸਿੱਖਿਆ ਜਾਂ ਉਹਨਾਂ ਦੇ ਅਧਿਆਪਕਾਂ ਦੁਆਰਾ ਉਹਨਾਂ ਦੀ ਪ੍ਰਸ਼ੰਸਾ ਵੀ ਇਕ ਪ੍ਰੇਰਨਾ ਦਾ ਹੀ ਸੋਮਾ ਹੈ। ਇਸ ਸਰੀਰਕ ਸਿੱਖਿਆ ਦੇ ਅਧਿਆਪਕਾਂ ਅਤੇ coach ਦਾ ਫਰਜ ਬਣਦਾ ਹੈ ਕਿ ਖਿਡਾਰੀਆਂ ਦਾ ਮਨੋਬਲ ਉੱਚਾ ਚੁੱਕਣ ਲਈ ਖਿਡਾਰੀਆਂ ਲਈ ਉਹਨਾਂ ਦੀ ਅਹ ਉਹਨਾਂ ਦੁਆਰਾ ਖੇਡ ਵਿੱਚ ਕੀਤੇ ਜਾਣ ਵਾਲੇ ਯਤਨਾਂ ਨੂੰ ਅਹ ਯਤਨਾਂ ਦੀ ਪ੍ਰਸ਼ੰਸਾ ਕੀਤੀ ਜਾਵੇ ਤਾਂ ਕਿ ਉਹ ਅਹ ਉਹ ਖਿਡਾਰੀ ਹੋਰ ਵੀ ਆਪਣੀ ਆਪਣੀ ਆਹ ਉਸਨੂੰ ਆਹ performance ਨੂੰ ਹੋਰ ਵਧਾ ਸਕਣ। ਇਸ ਤਰ੍ਹਾਂ ਖਿਡਾਰੀਆਂ ਵਿੱਚ ਹੰਕਾਰ ਪੈਦਾ ਨਾ ਅਹ ਨਹੀਂ ਹੋਣ ਦੇਣਾ ਚਾਹੀਦਾ। ਸਜਿਆ ਧਜਿਆ ਖੇਡ ਦਾ ਮੈਦਾਨ ਅਤੇ ਸਮਾਨ- ਖਿਡਾਰੀਆਂ ਦੀ ਪ੍ਰੇਰਨਾ ਦਾ ਇਹ ਗੱਲ ਦਾ ਵੀ ਖਿਆਲ ਹੋਣਾ ਚਾਹੀਦਾ ਹੈ।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 ਜਿਹੜਾ ਆਪਣਾ ਲਾਲ ਕਿਲ੍ਹਾ ਆ ਉਹ ਕਿਵੇਂ ਬਣਾਇਆ ਗਿਆ ਸੀ ਮੈਨੂੰ ਦੱਸਿਓ ਉਹ ਉਹਦਾ ਹਿਸਾਬ ਕਿੱਦਾਂ ਸਾਰਾ ਕੀਤਾ ਗਿਆ ਸੀ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

ਹਾਂ ਕੀ ਕਰਨਡੀ

ਮੈਂ ਵੀ ਏਦਾਂ ਹੀ ਬੈਠੀ ਝੋਨਾ ਲਾ ਕੇ ਆਈ

ਹੋਰ ਸੁਣਾ ਭੈਣ ਜੀ ਠੀਕ ਠਾਕ

ਹਮ ਹੋਰ ਭਾਜੀ ਸੁਣਾ

ਖਰੇ ਸ਼ਹਿਰੇ ਚਲੇ ਗਿਆ ਸੀ ਕੱਲ੍ਹ ਸਵੇਰੇ ਜੂਸ ਪੀ ਕੇ ਆਇਆ ਸੀ ਮੈਂ ਤੇ ਕਿਹਾ ਰੋਹ ਰੂਹ ਪੀ ਆਇਆ ਕਰ ਕੇ ਵੀ ਨੀ ਗਿਆ ਕਿੱਥੇ ਚਲੇ ਗਿਆ

ਖ਼ਾਸ ਨੀ ਹੈ ਫਿਰ ਉਹਦੇ ਨਾਲ ਵੀ ਡਰ ਹੁੰਦਾ ਪੀਲੀਆ ਨਾ ਹੋ ਜਾਏ ਹੋਰ ਆਹ ਦਵਾਈਆਂ ਵੀ ਕਿਤੇ ਆਹ ਮੈਨੂੰ ਬੱਬੀ ਦੀ ਦਵਾਈ ਕੱਲ੍ਹ ਖਾਧੀ ਬਾਰਾ ਮੈਂ ਤਾਂ ਦਵਾਈਆਂ ਨਾਲ ਕਿਤੇ ਮੇਰੇ ਥਰੇਵਾਂ ਨੀ ਲੱਗਦਾ ਕਿਤੇ ਇਉਂ ਹੁੰਦਾ ਜਿਸ ਤਰ੍ਹਾਂ ਕਿਤੇ ਰਾਤੀ ਬੈਠਣ ਨੀ ਜਾਂਦਾ ਤੁਹਾਡਾ ਸਾਹਮਣੇ ਨਾ ਲੰਮੀ ਪਿਆ ਜਾਂਦਾ ਸੀ

ਪੀਲੀ ਕਦੇ ਜੂਸ ਪੀ ਲਿਆ ਕਦੇ ਰੋਹ ਪੀ ਲਈ ਏਦਾਂ ਬਦਲ ਕੇ ਹਨਾ ਗਲਾਸ ਪੀ ਲਏ ਬੰਦਾ

ਤੇ ਚੱਲ ਦਵਾਈਆਂ ਨਾਲ ਆਹ ਚੰਗੀ ਖ਼ੁਰਾਕ ਆ ਨਾ

ਮੈਂ ਤੇ ਸਭ ਕੁਛ ਹੀ ਖਾਈ ਜਾਂਦੀ ਹਜੇ ਹਜੇ ਤਾਂ ਨੀ ਕੋਈ

ਹੋਰ ਤੇ ਨੀ ਕੋਈ ਬੰਦ ਕੀਤਾ ਵੀ ਤੇਰੇ ਮੁੰਡੇ ਨੂੰ ਮੇਰੇ ਮੁੰਡੇ ਨੂੰ ਤੇ ਦੀਦੀ ਮੈਂ ਤੇ ਤੈਨੂੰ ਦੱਸਣਡੀ ਇਹਨੂੰ ਖੱਟੀਆਂ ਤਲੀਆਂ ਚੀਜ਼ਾਂ ਪਰੋਂਠੇ ਚਾਹ ਸਾਰਾ ਕੁਛ ਉਹਨਾਂ ਨੇ ਬੰਦ ਕੀਤਾ।

ਹੋਰ ਦੁਕਾਨ ਉਹਨਾਂ ਨੇ ਕਿਹਾ ਵੀ ਹੱਟੀਆਂ ਵਾਲੀਆਂ ਚੀਜ਼ਾਂ ਜਿਹੜੀਆਂ ਉਹ ਤੇ ਬਿਲਕੁਲ ਨੀ ਇਹਨਾਂ ਨੂੰ ਖਾਣ ਦੇਣੀ ਆਹੋ ਧਿਆਨ ਰੱਖੀ ਨਾ ਆਵੇ ਇੱਥੋਂ ਹੋ ਕੇ ਗਿਆ ਵਾ ਤੇ ਇਹਨੂੰ ਕਹੀਂ ਵੀ ਕੋਈ ਚੀਜ਼ ਖਾਣੀ ਨੀ ਜਿਸ ਤਰ੍ਹਾਂ ਦੱਸਿਆ ਉਸ ਤਰ੍ਹਾਂ ਕਰਵਾਈਂ ਕਿਹਾ ਤੇ ਦੀਦੀ ਬੜਾ ਤੈਨੂੰ ਪਤਾ ਨਿਆਣੇ ਮੰਨਦੇ ਨੀ ਹੈ ਆਹੋ ਹੈ ਤੇ ਏਦਾਂ ਹੀ ਆਂ ਹੋਰ ਤੇ ਹੁਣ ਆ ਕੇ ਨਾਂ ਲੈਂਦੇ ਹੀ ਫਿਰ ਮੂੰਹ ਬਣਾ ਲਿਆ ਵੀ ਮੇਰੇ ਪੀੜ੍ਹ ਹੋਣ ਲੱਗ ਪਈ ਆ ਫਿਰ ਦੱਸ ਨਾ ਉਹ infection ਨਾਲ ਹੁੰਦੀ ਹੁੰਦੀ ਆ ਸਪਨਾ infection ਬਹੁਤ ਤੰਗ ਕਰਦੀ ਆ ਹੋਰ ਆੜੀਏ ਮੈਨੂੰ ਤਾਂ ਆਪ ਬੜਾ ਸੱਚੀ ਡਰ ਲੱਗਣਡਿਆ ਸੀ ਤੇ ਹੁੰਦੀ ਵੀ ਬੇਚਾਰੇ ਦਿਲ ਦੇ ਲਾਗੇ ਜਿਹੇ ਆ ਨਾ ਬੇਚਾਰੇ ਦੇ ਆਹੋ infection ਦੇ ਨਾਲ ਆ ਕੋਈ ਨੀ

ਆਹੋ ਨਹੀਂ ਗੈਸ ਵੀ ਆਂਦੇ ਦਿਲ ਦੇ ਲਾਗੇ ਆਹੋ ਕੋਈ ਗੱਲ ਨੀ ਉਹ ਤੇ ਨਾ ਦਵਾਈ ਜਿਹੜੀ ਦਿੱਤੀ ਆ ਹੌਲੀ ਹੌਲੀ ਹੁੰਦਾ ਜਾਣਾ ਠੀਕ

ਹੋਰ ਸਪਨਾ ਕਿੰਨੇ ਕੁ ਦਿਨਾਂ ਦੀ ਦਿੱਤੀ ਦਵਾਈ ਫਿਰ ਦਵਾਈ ਦੀਦੀ ਉਹਨਾਂ ਨੇ ਪੰਜਾਂ ਦਿਨਾਂ ਦੀ ਦਿੱਤੀ ਹੈ ਮੈਨੂੰ ਕਹਿੰਦੇ ਪੰਜਾਂ ਕੁ ਦਿਨਾਂ ਬਾਅਦ ਫਿਰ ਆਣ ਕੇ ਦਿਖਾਇਓ

ਹਮ ਉਸ ਤਰ੍ਹਾਂ ਹੱਥ ਤੇ ਉਹਦਾ ਸੁਨੱਖੜਾ

ਅੱਗੇ ਵੀ ਲਿਆਉਨੀ ਹੁਨੀ ਇਹਦੇ ਦਵਾਈ ਕਿ ਪਹਿਲੀ ਵਾਰੀ ਲਿਆਂਦੀ ਨਹੀਂ ਮੈਂ ਉਦੋਂ ਨਾ ਇਹ ਨਿੱਕਾ ਜਿਹਾ ਸੀ ਜਦੋਂ ਇਹ ਇਹਨੂੰ ਖੜਦੀ ਰਹੀ ਹਾਂ ਮੈਂ ਉਹਦੇ ਕੋਲੋਂ ਨਿੱਕਾ ਜਿਹਾ ਸੀ ਉਦੋਂ ਤੇ ਬਿਲਕੁਲ ਹੀ ਦੋ ਤਿੰਨਾ ਮਹੀਨਿਆਂ ਦਾ।

ਤੇ ਉਸ ਤੋਂ ਬਾਅਦ ਫਿਰ ਇਹਦੇ ਕੋਲੋਂ ਚੰਦਰਮੁਨੀਆ ਤੋਂ ਲੈਣ ਲੱਗ ਪਈ ਦਵਾਈ

ਫਿਰ ਮੈਨੂੰ ਉਹ ਵੀ ਸਾਨੂੰ ਉਹਨੇ ਦੱਸਿਆ ਆਹ ਮੁੰਡਾ ਨੀ ਗੁਰਦੁਆਰੇ ਦੇ ਲਾਗੇ ਡਾਕਟਰ ਜਿਹੜਾ

ਹਮ ਬਹੁ ਵਧੀਆ ਭੈਣਾ ਸਾਨੂੰ ਤੇ ਉਹਦੇ ਤੇ ਬੜਾ ਭਰੋਸਾ ਵਾ

ਹਮ ਸਾਡਾ ਤਾਂ ਰਾਵੀ ਦਾ ਮੁੰਡਾ ਉਹਨੇ ਬਚਾਇਆ ਸਾਡੇ ਵਾਸਤੇ ਤਾਂ ਉਹ ਰੱਬ ਆ। ਸਾਡਾ ਵੀ ਬਿੱਲਾ ਉਹਨੇ ਬਚਾਇਆ। ਹੋਰ

ਚੱਲ ਕੋਈ ਨੀ ਨਿਆਣੇ ਹੈਗੇ ਸਮਝਾਇਆ ਕਰ ਜਦੋਂ ਲੰਮੇ ਪੈਂਦੇ ਹੁੰਦੇ ਰਾਤ ਨੂੰ ਸਮਝਾਇਆ ਕਰ ਵੀ ਪੁੱਤ ਏਦਾਂ ਨੀ ਏਦਾਂ ਕਰੋ ਵੀ ਏਦਾਂ ਆਹ ਚੀਜ਼ ਨੀ ਖਾਣੀ, ਵੀ ਸਾਡੇ ਕਿਹੜਾ ਕੋਈ ਕਮਾਉਣ ਵਾਲਾ ਏਦਾਂ ਪਿਆਰ ਨਾਲ ਹੀ ਬੱਚੇ ਨੂੰ

ਕੋਈ ਨੀ ਇਹ ਵੀ ਸਮਝ ਜਾਣਗੇ ਹਜੇ ਛੋਟੇ ਹੈ ਦੁਆ ਕਰਿਆ ਕਰ, ਕੋਈ ਨੀ ਕਰਾਇਆ ਕਰ ਦੁਆ ਰੱਬ ਇਹਨਾਂ ਨੂੰ ਤੰਦਰੁਸਤੀ ਦੇਵੇ।

ਹੋਰ ਭੈਣ ਜੀ ਸੁਣਾ ਠੀਕ ਠਾਕ

ਇਹਨਾਂ ਦਾ ਜਰਮਨ ਕਾ

ਤੋਤਾ ਕਹਿੰਦਾ ਮੈਂ ਕੱਲ੍ਹ ਚਰਚੋਂ ਆਣ ਕੇ ਤੇ ਸ਼ਾਮਾਂ ਨੂੰ ਜਾਊਂਗਾ। ਅੱਛਾ ਕੀਤਾ ਸੀ ਮੈਂ ਫ਼ੌਨ ਮੈਂ ਕਿਹਾ ਜਰਮਨ ਕੀ ਪਨੀਰੀ ਸੁੱਟਣ ਚੱਲੀਏ ਉਹ ਜਰਮਨ ਕਾ ਹੀ ਸਵੇਰੇ ਕਿੱਲਾ ਲਾ ਲਵਾਂਗੇ ਨਾ ਤੇ ਫਿਰ ਚੱਲ ਜਾਊਗਾ ਆਪੇ ਹੀ ਆਹ ਉਹ ਖਰੇ

ਹਾਂ ਆਹੋ ਮੰਨਾ ਵੀ ਨਾਲ ਹੀ ਸਿਰ ਤੇ ਖਲੋਤੇ